ਜਿਦਣ ਆਉਣਾ ਉਦਣ permanent ਈ ਆ ਜਣਾ ਫਿਰ ਖਰੜ ਛੱਡ ਕੇ ਨੀ ਜਾਣਾ ਅੱਛਾ ਜੀ ਹਮ

ਅੱਛਾ ਜੀ ਚੱਲ ਵਧੀਆ ਨਾਲੇ ਨੇੜੇ ਨੇੜੇ ਨੇੜੇ ਨੇੜੇ ਹੋਜੂਗੇ ਰਿਸ਼ਤੇਦਾਰ

ਆਲੇ ਦੁਆਲੇ, ਸਹੀ ਗੱਲ ਐ ਸਾਡੇ ਤਾਂ ਸਾਡੇ ਤਾਂ ਹੈ ਵੀ ਨੀ ਇੱਥੇ ਸਾਡੇ ਸਾਰੇ ਰਿਸ਼ਤੇਦਾਰ ਨੇੜੇ ਐ ਮੇਰੀ ਭੂਆ, ਮੇਰੇ ਪਾਪਾ ਦੀ ਭੂਆ ਸਾਡੇ ਜਿਹੜਾ ਪੁਰਾਣਾ ਪਿੰਡ ਐ ਜਿੱਥੇ ਮੇਰੇ ਦਾਦਕੇ ਤੇ ਉਹ ਵੀ ਨੇੜੇ ਆ ਤੇ ਸਾਡੇ ਚਾਚੇ ਤਾਏ ਸਾਰੇ ਈ ਨੇੜੇ ਨੇੜੇ ਰਹਿੰਦੇ ਐ ਜਿੱਥੇ ਅਸੀਂ ਰਹਿੰਦੇ ਨਾ ਉੱਥੇ ਤਿੰਨ ਘਰ ਐ ਸਾਡੇ ਇੱਕ ਮੇਰੇ ਤਾਏ ਦਾ, ਇੱਕ ਮੇਰੇ ਛੋਟੇ ਦਾਦਾ ਜੀ ਹੁਣਾ ਦਾ ਸਾਰੇ ਨੇੜੇ ਨੇੜੇ ਰਹਿੰਦੇ ਆ ਓਥੇ

ਬਸ ਤੁਸੀਂ ਵੀ ਉੱਧਰ ਈ ਆਜੋ ਹੁਣ ਵਧੀਆ ਨੇੜੇ ਨੇੜੇ ਹੋਣੇ ਚਾਹੀਦੇ ਜਿਦਾਂ ਬੰਦਾ ਦਵਾ ਦਵ ਘੁਮ ਤਾਂ ਆਉਂਦਾ ਸਹੀ ਗੱਲ ਐ ਨਹੀਂ ਸੋਚੀ ਜਾਓ ਜਾਂਦੇ ਐ ਜਾਉਗੇ

ਉਹ ਵਿਆਹੇ ਤਾਂ ਬਹੁਤ ਨੇੜੇ ਤੇ ਅਸੀਂ

ਜੀਜੂ ਉੱਥੇ ਰਹਿੰਦੇ ਤੇ ਨਾ ਜੇ ਜੀਜੂ ਏਦਰ ਕਿਤੇ ਹੁੰਦੇ ਫਿਰ ਨੀ ਹੋਣਾ ਤਾਂ ਹਾਂ ਪਰ ਦੀਦੀ ਦਿੱਲੀ ਚ ਪੈਸਾ ਬਹੁਤ ਐ

ਹਾਂ ਦਿੱਲੀ ਚ ਬੜਾ ਪੈਸਾ ਐ ਸਾਡੇ ਰਿਸ਼ਤੇਦਾਰ ਰਹਿੰਦੇ ਐ ਨਾ ਉਹ, ਮਤਲਬ ਕੁਸ਼ ਵੀ ਉਹ ਪੜੇ ਲਿਖੇ ਵੀ ਨੀ ਏਨਾਂ ਬਸ plus two ਤਕ ਈ ਐ ਏਨਾਂ ਹਮ ਤੇ ਉਹ ਏਨੀ ਏਨੀਆ ਤਨਖਾਹਾਂ ਲੈ ਰਿਹਾ ਮਤਲਬ ਵੀ ਅਸੀਂ ਦੇਖਦੇ ਬਈ ਉਰੇ ਖਰੜ ਚ ਰਹਿ ਕੇ ਏਨਾਂ ਨੀ ਬਣਦਾ ਜਿਨਾ ਓਹ ਓਥੇ ਬਣਾ ਰਹੇ ਐ ਚੱਲੀਏ ਦਿੱਲੀ ਫਿਰ ਹੋਰ ਕਿਆ ਮੈਂ ਤਾਂ ਸੋਚਿਆ ਜੇ ਮੈਂ ਜੇ ਮੇਰਾ ਬਾਹਰ ਬੁਹਰ ਦਾ ਨਾ ਬਣਿਆ ਨਾ ਮੈਂ ਯਾ ਤਾਂ ਦਿੱਲੀ ਚੱਲ ਜਾਣਾ ਯਾ ਮੈਂ ਬੈਂਗਲੋਰ ਵਲ ਚੱਲ ਜਾਣਾ ਹੋਰ ਕਿਆ ielts ਕਰਕੇ ਬਾਹਰ ਨੂੰ ਜਾਓ ਅੱਜ ਕੱਲ ਤਾਂ ਬਸ ਅਮ ਕਰਣੀ ਐ ਨਾ ਹੁਣ ਇੱਕ ਤਰੀਕ ਤੋਂ ਪੇਪਰ ਤੋਂ ਬਾਦ ਨਾ ਸਾਨੂੰ ਵੀ ਲੈ ਚਲਿਓ ਜਹਾਜ ਨਾਲ਼ ਹੋਰ ਕਿਆ ਸਾਰੇ ਈ ਬਲਾਂ ਲੈਣੇ ਫਿਰ ਤਾਂ ਮੈਂ ਤਾਂ ਜੋਤ ਨੂੰ ਵੀ ਬੜਾ ਜ਼ੋਰ ਲਾਇਆ ਤੂੰ ਤੂੰ ਕਰਲਾ ielts ਦੇਖੀ ਜਾਊਗੀ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

ਠੀਕ ਆ ਗੀ ਵਿਅਕਤੀ ਆਪਣੇ ਬੋਲਚਾਲ ਵਿੱਚ ਵਧੇਰੇ ਕਰਕੇ ਉਪਭਾਸ਼ਾਈ ਸ਼ਬਦਾਂ ਵਾਲੀ ਅਤੇ ਉਪਭਾਸ਼ਾਈ ਉਚਾਰਨ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਦੁਆਬੀ ਅਤੇ ਮਲਵਈ ਉਪਭਾਸ਼ਾਈ ਉਭਾਸ਼ਾਈ ਇਲਾਕੇ ਵਿੱਚ ਅਨਪੜ੍ਹ ਵਿਅਕਤੀ ਬਹੁਤ ਅਨਪੜ੍ਹ ਵਿਅਕਤੀ ਬਹੁਤ ਬੋਲਚਾਲ ਵਿੱਚ ਵੀ ਦੀ ਥਾਂ ਦੀ ਇੱਕ ਵ ਵਰਤੋਂ ਕਰਦਾ ਹੈ। ਉਹ ਵਿਆਹ ਨੂੰ ਬਿਆਹ

ਸਮਾਜਕ ਖੇਤਰ ਵਿੱਚ ਉੱਚੀਆਂ ਪਦਵੀਆਂ ਤੇ ਬੈਠੇ ਲੋਕ ਆਪਣੀ ਵਿਦਿਆ ਦੇ ਪਿੱਛੋਕੜ ਕਾਰਨ ਬੋਲਚਾਲ ਵਿੱਚ ਟਕਸਾਲੀ ਰੂਪ ਦੀ ਵਰਤੋਂ ਕਰਦੇ ਹਨ, ਜਦ ਕਿ ਸਾਧਾਰਨ ਵਿਅਕਤੀ ਆਮ ਬੋਲਚਾਲ ਸਮੇਂ ਆਮ ਉਪਭਾਸ਼ਾਈ ਰੂਪ ਦੀ ਵਰਤੋਂ ਕਰਦੇ ਹਨ ਪੰਜਾਬੀ ਦਾ ਟਕਸਾਲੀ ਰੂਪ, ਪੰਜਾਬੀ ਦਾ ਟਕਸਾਲੀ ਰੂਪ ਪੰਜਾਬੀ ਭਾਸ਼ਾ ਦੇ ਜਿਸ ਕੇਂਦਰ ਰੂਪ ਵਿੱਚ ਪਿੱਛੇ ਜਿਕਰ ਕੀਤਾ ਗਿਆ ਹੈ ਕਿ ਉਸਨੂੰ ਟਕਸਾਲੀ standard ਰੂਪ ਵਿੱਚ ਵੀ ਕਿਹਾ ਜਾਂਦਾ ਹੈ, ਟਕਾਸਾਲੀ ਜਾਂ ਕੇਂਦਰੀ ਰੂਪ ਤੋਂ ਭਾਵ ਪੰਜਾਬੀ ਭਾਸ਼ਾ ਦੇ ਉਸ ਰੂਪ ਤੋਂ ਹੈ ਜਿਸ ਰੂਪ ਦੀ ਸਰਕਾਰੀ ਕੰਮਕਾਜ ਦੀ ਸਿੱਖਿਆ ਖੇਤਰ ਵਿੱਚ ਮਾਧਿਅਮ ਵਜੋਂ ਸੰਚਾਰ ਰੇਡੀਓ TV ਅਖ਼ਬਾਰ ਆਦਿ ਵਿੱਚ ਵਰਤੋਂ ਜਾਂਦੀ ਹੈ, ਪਾਕਿਸਤਾਨਾਂ ਪਾਕਿਸਤਾਨੀ ਪੰਜਾਬੀ ਅਤੇ ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਚੰਦਾ ਲਵੰਨਿਆ ਹੋ ਰਹੇ ਕੇਂਦਰੀ ਰੂਪ ਵਿੱਚ ਵਿਚਕਾਰ ਉਚਾਰਨ ਅਤੇ ਸ਼ਬਦਾਵਲੀ ਦੇ ਪੱਧਰ ਬਿਟੂ ਉੱਤੇ ਥੋੜ੍ਹਾ ਬਹੁਤ ਅੰਤਰ ਲਾਜ਼ਮੀ ਹੈ ਭਾਰਤੀ ਪੰਜਾਬ ਵਿੱਚ ਨੈਨਸੀ ਪੰਜਾਬੀ ਰਾਜ ਭਾਸ਼ਾ ਵੀ ਹੈ ਅਤੇ ਸਿੱਖਿਆ ਦਾ ਮਾਧਿਅਮ ਵੀ ਅਹ ਪਾਕਿਸਤਾਨੀ ਪੰਜਾਬ ਵਿੱਚ ਪੰਜਾਬ ਨੂੰ ਨਾਰਾਜ਼ ਭਾਸ਼ਾ ਦਾ ਦਰਜ਼ਾ ਪ੍ਰਾਪਤ ਹੈ, ਅਤੇ ਨਾ ਹੀ ਇੱਕ ਉੱਤੇ ਸਿੱਖਿਆ ਦਾ ਮਾਧਿਅਮ ਹੈ ਅਤੇ ਇਸ ਲਈ ਭਾਰਤੀ ਪੰਜਾਬੀ ਭਾਸ਼ਾ ਦੀਆਂ ਲੋੜ੍ਹਾਂ ਪਾਕਿਸਤਾਨੀ ਪੰਜਾਬੀ ਭਾਸ਼ਾ ਦੀਆਂ ਲੋੜਾਂ ਨਾਲੋਂ ਵ ਵੱਖਰੀਆਂ ਹਨ ਸਰਕਾਰ ਕੰਮਕਾਜ ਅਤੇ ਸਿੱਖਿਆ ਲੈਣ ਲਈ ਜਿਸ ਤਰ੍ਹਾਂ ਦੀ ਬੁਨਿਆਈ ਭਾਸ਼ਾ ਸਮੱਗਰੀ ਦੀ ਲੋੜ ਭਾਰਤੀ ਪੰਜਾਬੀ ਨੂੰ ਹੈ ਉਹ ਜਿਹੀ ਲੋੜ ਪਾਕਿਸਤਾਨ ਪੰਜਾਬੀ ਦੀ ਨਹੀਂ, ਭਾਰਤੀ ਪੰਜਾਬੀ ਵਿੱਚ ਇਹ ਬੁਨਿਆਦੀ ਭਾਸ਼ਾ ਸਮੱਗਰੀ ਪੈਦਾ ਹੋ ਰਹੀ ਹੈ, ਇਸ ਇਸ ਲਈ ਭਾਰਤੀ ਪੰਜਾਬੀ ਦਾ ਪਾਕਿਸਤਾਨੀ ਪੰਜਾਬੀ ਦੇ ਟਾਕਰੇ ਪੰਜਾਬੀ ਦੇ ਟਾਕਰੇ ਵਿਕਸਿਤ ਹੋਣ ਦਾ ਕੁਦਰਤੀ ਜਾਪਦਾ ਹੈ, ਬੁਨਿਆਦੀ ਭਾਸ਼ਾ ਸਮੱਗਰੀ ਵਿੱਚ ਮਹਾਨ ਕੋਸ਼ ਵਿੱਚ ਦਾ ਤਕਨੀਕੀ ਬੁਨਿਆਦੀ ਦਾ ਜ਼ਿਕਰ ਕੀਤਾ ਕੋਸ਼ ਪਾਠ ਪੁਸਤਕਾਂ ਵਿਗਿਆਨਕ ਸ਼ਬਦ ਜੋੜ ਆਦਿ ਸਾਮਲ ਹੁੰਦੇ ਹਨ ਪੰਜਾਬ ਦੇ

ਭਾਰਤ ਵਿੱਚ ਅਤੇ ਪਾਕਿਸਤਾਨੀ ਪੰਜਾਬ ਵਿੱਚ ਬੋਲਚਾਲ ਬੋਲੀ ਜਾਣ ਵਾਲੀ ਪੰਜਾਬੀ ਦੇ ਮੁੱਖ ਰੂਪ ਵਿੱਚ ਦੋ ਰੂਪ ਬਣਦੇ ਜਾ ਰਹੇ ਹਨ ਇਹਨਾਂ ਰੂਪਾਂ thank you ਇਹਨਾਂ ਰੂਪਾਂ ਦਾ ਟਕਸਾਲੀ ਰੂਪ ਪੰਜਾਬੀ ਦੇ ਕਾਰਨ ਹਨ। ਪੱਧਰ ਤੇ ਕੋਈ ਅੰਤਰ ਨਜ਼ਰ ਨਹੀਂ ਆਉਂਦੀ ਪਰ ਉਚਾਰਨ ਅਤੇ ਸ਼ਬਦਾਵਲੀ ਦੇ ਪੱਧਰ ਉੱਤੇ ਕੁੱਝ ਅੰਤਰ ਦਿਖਾਈ ਦਿੰਦਾ ਹੈ।

ਹਿੰਦੀ ਅਤੇ ਸੰਸਕ੍ਰਿਤ ਸ਼ਬਦਾਵਲੀ ਦੀ ਹੈ ਅਤੇ ਪਾਕਿਸਤਾਨੀ ਪੰਜਾਬ ਦੀ ਪੰਜਾਬੀ ਵਿੱਚ ਵਧੇਰੇ ਸ਼ਬਦਾਵਲੀ ਉਰਦੂ ਫ਼ਾਰਸੀ ਅਤੇੇ ਉਧਾਰੀ ਲਈ ਜਾ ਰਹੀ ਹੈ। ਪੰਜਾਬ ਦੇ ਪੰਜਾਬ ਦੇ ਵੰਡ ਹੋਇਆਂ ਹਾਲੀ ਸਾਲ ਹੀ ਹੋਏ ਹਨ ਅਤੇ ਇਸ ਥੋੜ੍ਹੇ ਜਿਹੇ ਅਰਸੇ ਵਿੱਚ ਭਾਸ਼ਾ ਵਿੱਚ ਬਹੁਤੇ ਤਬਦੀਲੀਆਂ ਹੋਣ ਦੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਕਿਉਂਕਿ ਵਿੱਚ ਹੋਣ ਵਾਲੀ ਤਬਦੀਲੀ ਦੀ ਰਫ਼ਤਾਰ ਇੰਨੀ ਚੁਸਤ ਹੁੰਦੀ ਹੈ ਕਿ ਆਮ ਤੌਰ ਤੇ ਖੜਤੋੜ ਦੀ ਹਾਲਤ ਵਿੱਚ ਹੀ ਨਜ਼ਰ ਆਉਂਦੀ ਹੈ। ਉਚਾਰਨ ਦੇ ਪੱਧਰ ਤੇ ਪਾਕਿਸਤਾਨੀ ਪੰਜਾਬ ਚ ਕ, ਖ ਕ, ਖ, ਗ, ਘ, ਜ, ਝ, ਪ, ਫ ਆਦਿ ਧੁਨੀਆਂ ਦੇ ਅੰਤਰ ਨੂੰ ਸਮਝਾਇਆ ਹੋਇਆ ਬਹੁਤ ਨਿਖੇੜ ਕੇ ਉਚਾਰੀਆ ਜਾਂਦਾ ਹੈ। ਜਦੋਂ ਕਿ ਭਾਰਤੀ ਪੰਜਾਬ ਦੀ ਪੰਜਾਬੀ ਵਿੱਚ ਉਚਾਰਨ ਦਾ ਇਹ ਅੰਤਰ ਹੁੰਦਾ ਜਾ ਰਿਹਾ ਹੈ ਜਿਵੇਂ ਕਿ ਪਾਕਿਸਤਾਨੀ ਪੰਜਾਬੀ ਵਿੱਚ ਗਜ਼ਲ ਨੂੰ ਗਜ਼ਲ ਹੀ ਉਚਾਰਿਆ ਜਾਂਦਾ ਹੈ ਜਦੋਂ ਕਿ ਭਾਰਤੀ ਪੰਜਾਬ ਵਿੱਚ ਪੜ੍ਹੇ ਲਿਖੇ ਵਿਅਕਤੀ ਵੀ ਗਜ਼ਲ ਨੂੰ ਗਜਲ ਉਚਾਰਦੇ ਆਮ ਸੁਣੇ ਜਾਂਦੇ ਹਨ। ਅੰਗਰੇਜ਼ੀ ਭਾਸ਼ਾ ਦੇਸਾਂ ਵਿੱਚ ਵਸਣ ਵਾਲੇ ਪੰਜਾਬੀ ਵਿਚਾਰੇ ਵਿੱਚ ਪੰਜਾਬੀ ਸਾਹਿਤਕਾਰ ਜਿਸ ਰੂ ਪੰਜਾਬੀ ਰੂਪ ਵਿੱਚ ਜਨਮ ਲੈ ਦੇ ਰਹੇ ਹਨ ਉਹ ਤੇ ਪੰਜਾਬੀ ਦਾ ਮਿਲ ਗੋਲਾ ਹੈ, ਪੰਜਾਬੀ ਉਚਾਰਨ ਉੱਤੇ ਅੰਗਰੇਜ਼ੀ ਦਾ

ਉੱਤੇ ਪੂਰੇ ਦਾ ਪੂਰਾ ਅੰਗਰੇਜ਼ੀ ਸ਼ਾਲਾ ਦਾ ਪੰਜਾਬੀ ਵਾਕਾਂ ਵਿੱਚ ਪ੍ਰਯੋਗ ਕੀਤਾ ਮਿਲਦਾ ਹੈ ਜੋ ਇਹ ਇੰਞ ਹੀ ਚੱਲਦਾ ਆ ਰਿਹਾ ਹੈ ਸਮਾਂ ਪਾ ਕੇ ਪੰਜਾਬੀ ਦਾ ਇੱਕ ਨਵਾਂ ਰੂਪ ਹੋਂਦ ਵਿੱਚ ਆ ਜਾਵੇਗਾ ਅਜਿਹੇ ਉਤਪੰਨ ਹੋ ਰਹੇ ਰੂਪ ਦੀ ਹੇਠ ਦਿੱਤੀ ਉਦਾਹਰਨ ਸ਼ਾਇਦ with screen ਸਾਫ਼ ਨਹੀਂ ਸੀ ਉਸਨੇ with screen ਕਰਕੇ ਵਾਇਪਰ ਚਲਾ ਦਿੱਤੇ। ਇਹ ਵਾਕ ਵਿਗਿਆਨਕ ਬਣਤਰ ਪੱਖੋਂ ਨਿਰੋਲ ਪੰਜਾਬੀ ਹੈ ਪਰ ਇਸ ਵਿੱਚ ਵਰਤੇ ਸ਼ਬਦ ਬਹੁਤ ਕਰਕੇ ਅੰਗਰੇਜ਼ੀ ਵੀ ਹੈ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇਸਾਂ ਵਿੱਚ ਅਜਿਹੇ ਪੰਜਾਬੀ ਰੂਪਾਂ ਦੀ ਵਰਤੋਂ ਵੱਧਣ ਤੋਂ ਜ਼ਿਆਦਾ ਸੰਭਾਵਨਾ ਹੈ ਅਗਲਾ ਸਥਾਨਕ ਉਚਾਰ ਦਾ ਟਕਸਾਲੀ ਉਚਾਰਨ ਵਿੱਚ ਅੰਤਰ ਭਾਰਤੀ ਪੰਜਾਬ ਵਿੱਚ ਪੰਜਾਬੀ ਰਾਜ ਭਾਸ਼ਾ ਵੀ ਹੈ ਅਤੇ ਕਾਰਜ ਪੱਧਰ ਤੱਕ ਦਾ ਮਾਧਿਅਮ ਵੀ ਪਾਕਿਸਤਾਨੀ ਪੰਜਾਬੀ ਨਾਲ ਨਾ ਪੰਜਾਬੀ ਰਾਜ ਭਾਸ਼ਾ ਹੀ ਹੈ ਅਤੇ ਸਿੱਖਿਆ ਦਾ ਮਾਧਿਅਮ ਹੀ ਭਾਰਤੀ

ਨਾ ਮਾਤਰ ਹੀ ਹੈ ਜਿੱਥੇ ਭਾਰਤੀ ਪੰਜਾਬ ਨੂੰ ਸਰਕਾਰੀ ਦਫ਼ਤਰਾਂ ਦੇ ਕੰਮ ਕਾਜ ਵਿੱਚ ਸਕੂਲਾਂ ਤੇ ਕਾਜਲਾ ਕਾਲਜਾਂ

ਸਥਾਪਤ ਕਰਨ ਦੀ ਸਹਾਈ ਹੋ ਚੁੱਕੀ ਹੈ ਉੱਥੇ ਪਾਕਿਸਤਾਨੀ ਪੰਜਾਬ ਵਿੱਚ ਇਹ ਘੱਟ ਮਹਿਸੂਸ ਕੀਤੀ ਜਾ ਸਕਦੀ ਹੈ, ਦੋਹਾਂ ਪੰਜਾਬਾਂ ਵਿੱਚ ਪਾਕਿਸਤਾਨੀ ਪੰਜਾਬ ਭਾਸ਼ਾ ਦੇ ਰੇਡੀਓ ਤੇ TV ਪਰਸਨਾਂ ਪ੍ਰਗੋਰਾਮਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ, ਇਹ ਜਨਸੰਚਾਰ ਮਾਧਿਅਮ ਉੱਤੇ ਇਹ ਰਸਮੀ ਗੱਲਬਾਤ ਕੀਤੀ ਜਾਂਦੀ ਹੈ। Thank you